ਸੱਸ ਨਾਲ ਦਿਓਰ ਵੀ ਦਿਖਾਏ ਸੀ ਦਰਾਣੀ ਦਿਖਾਈ ਸੀਗੀ।

ਹੁਣ ਜਾਊਂਗੀ ਨਾ ਮੈਂ ਤੁਹਾਡੇ

ਉੱਥੇ ਨਾ ਅਸੀਂ ਅੰ ਅੰਬ ਦਾ ਪੇੜ ਹੈਗਾ ਹੈ ਉੱਥੇ ਨਾ ਅਹ ਸਾਡੀ ਜਿਹੜੀ ਅਹ ਕੀ ਕਹਿੰਦੇ ਛੱਤ ਹੈਗੀ ਹੈ ਨਾ ਉੱਥੇ ਸਾਰੀ ਅੰਬੀਆਂ ਇਵੇਂ ਲਟਕੀਆਂ ਹੋਈਆਂ ਨਾ ਨੀਚੇ ਛੱਤ ਤੇ

ਹਾਂਂ ਆਪਣੇ ਖੇਤ ਹੈਗੇ ਆ ਸਾਡੇ। ਵਧੀਆ ਹੈ

ਹਮ ਸਾਡਾ ਤੇਲ ਆਪਣਾ ਘਰ ਦਾ ਹੁੰਦਾ, ਕਣਕ ਆਪਣੇ ਘਰ ਦੀ ਹੁੰਦੀ ਹੈ ਚੌਲ ਨੀ ਹੁੰਦੇ ਕਿਉਂਕਿ ਅਸੀਂ ਬਣਾ ਅਹ ਮਤਲਬ ਉਗਾਉਂਦੇ ਨੀ ਉਹ। ਤੇ ਚੀਨੀ ਵੀ ਆਪਣੀ ਹੁੰਦੀ ਹੈ ਜਿਹੜਾ ਕਿ ਗੰਨਾ ਉਗਾਉਂਦੇ ਹੈ ਜਿਹੜਾ ਮਿਲ ਹੁੰਦਾ ਨਾ ਚੀਨੀ ਮਿਲ ਉੱਥੋਂ ਲਿਆਉਂਦੇ ਅਸੀਂ

ਖੰਡ

ਹਾਂਜੀ ਇਕੱਠੀ ਲਿਆਉਂਦੇ ਜਿਵੇਂ ਸਾਡਾ ਗੰਨਾ ਪੈਂਦਾ ਹੈ ਨਾ ਮਿਲ ਤੇ ਜਾ ਕੇ ਤੇ ਅਸੀਂ ਮਿਲ ਤੋਂ ਹੀ ਇੱਕ ਦੋ ਇੱਕ ਜਾਂ ਦੋ ਗੱਟੇ ਉਠਾ ਕੇ ਲਿਆਉਂਦੇ ਇੱਕ ਦੋ ਕੁਆਂਟਲ ਹੁਣ ਸਾਡੀ ਹੁਣ ਤੱਕ ਖ਼ਤਮ ਨੀ ਹੋਈ ਹੈ ਇੱਕ ਕੁਆਂਟਲ।

ਹਾਂਜੀ ਇੰਨੀ ਪਈ ਹੈ ਮਤਲਬ ਚੱਲ ਜਾਣੀ ਹੈ ਦੋ ਕੁ ਹੁਣ ਦੋ ਸਾਲ ਪੂਰੇ ਚੱਲ ਜਾਣੀ ਹੈ ਡੇ ਡੇਢ ਸਾਲ ਹੋਣ ਵਾਲਾ ਹੈ। ਅੱਛਾ ਹਾਂਜੀ ਤੇ ਇਹ ਵੀ ਹੋ ਗਿਆ ਆਪਣੇ ਘਰ ਦਾ ਹੀ ਹੋ ਗਿਆ ਅਤੇ ਸਬਜ਼ੀ ਭਾਜੀ ਤੇ ਅਸੀਂ ਆਪਣੇ ਘਰੇ ਹੀ ਲਾ ਲੈਂਦੇ ਖੇਤ ਚ ਲਾ ਲੈਂਦੇ ਹੈ ਕਾਫ਼ੀ ਕੁਛ ਫ਼ਾਇਦਾ ਹੈਗਾ ਉੱਥੇ ਰਹਿਣ ਦਾ।

ਨਹੀਂ ਮੈਂ ਨੀ ਜਾਂਦੀ, ਮੇਰੇ ਤੋਂ ਹੁੰਦਾ ਵੀ ਨੀ ਨਾ, ਕਦੇ ਕੀਤਾ ਨੀ।

ਅੱਛਾ

ਅੱਛਾ ਅੱਛਾ ਉਹੀ ਹੈ।

ਮੈਂ ਵੀ ਨੀ ਕਰ ਸਕਦੀ ਪਰ ਸਾਡੀ ਦਿਕਸ਼ਾ ਪਤਾ ਕੀ ਕਰਦੀ ਦੀਦੀ ਮੱਝਾਂ ਵੀ ਉਹੀ ਕਰਦੀ ਦੁੱਧ ਵਗ਼ੈਰਾ ਨਿਕਾਲਦੀ ਉਹਦੇ ਚੋਂ ਮੱਝਾਂ ਦਾ ਤੇ ਉਹਨੇ ਅਹ ਘਾਹ ਵਗ਼ੈਰਾ ਵੀ ਉਹਨੇ ਲਿਆਉਣਾ, ਸਭ ਕੁਛ ਉਹਨੇ ਹੀ ਕਰ

ਵਧੀਆ ਗੱਲ ਹੈ ਯਾਰ ਉਹਨਾਂ ਨੂੰ ਪਤਾ ਦਿਲ ਲੱਗਦਾ ਹੋਣਾ ਉਹਨਾਂ ਦਾ ਮੇਰਾ ਜੀਅ ਨੀ ਕਰਦਾ ਬਿਲਕੁਲ ਵੀ ਕਰਨ ਦਾ। ਸਾਡੇ ਹੁਣ ਗਊਂਆਂ ਰੱਖੀਆਂ

ਹੁਣ ਫਿਰ ਘਰਦੇ ਵਿੱਚ ਹੀ ਰਹਿੰਦੀ ਹੈ ਨਾ ਇਸ ਕਰਕੇ ਕਿਤੇ ਨੌਕਰੀ ਵਗ਼ੈਰਾ ਵੀ ਨੀ ਲੱਗੀ।

ਹਮ ਨੌਕਰੀ ਲੱਗੀ ਤਾਂ ਸੀਗੀ ਉੱਥੇ ਵੀ ਲੜਾਈ ਹੋ ਗਈ ਸੀਗੀ।

ਇਹ ਦੱਸ ਰਹੀ ਸੀਗੀ ਉਹ ਸਾਡੇ ਇਵੇਂ ਹੈਗਾ ਮੈਨੂੰ ਦੁੱਧ ਦੱਧ ਦਾ ਕਹਿੰਦੇ ਹੈ ਮੇਰੇ ਸਹੁਰੇ ਕਹਿੰਦੇ ਹੈ ਵੀ ਕੱਢਣਾ ਸਿੱਖ ਲਓ ਤੁਸੀਂ ਪਰ ਮੈਂ ਮੈਂ ਕਿਹਾ ਨਹੀਂ ਇੱਕ ਵਾਰੀ ਮੈਂ ਕੱਢ ਲਿਆ ਤੇ ਮੈਨੂੰ ਤੁਸੀਂ ਮੈਨੂੰ ਹੀ ਲਾਇਆ ਕਰਨਾ। ਮੈਂ ਸਾਫ਼ ਮਨਾ ਕਰ ਦਿੱਤਾ, ਗੋਹਾ ਵਗ਼ੈਰਾ ਵੀ ਸੱਸ ਕਹਿੰਦੀ ਹੁੰਦੀ ਹੈ ਕਹਿੰਦੀ ਮੇਰੇ ਇਹ ਦੁੱਖ ਰਿਹਾ, ਉਹ ਦੁੱਖ ਰਿਹਾ, ਮੈਂ ਕਿਹਾ ਦੁੱਖੀ ਜਾਓ ਭਾਈ ਮੈਂ ਕਰਨ ਵਾਲੀ ਹੈ ਨੀ ਇਹ ਕੰਮ ਸਿੱਧੀ ਜਿਹੀ ਗੱਲ ਹੈ। ਮੈਨੂੰ ਪਤਾ ਹੈ ਉਹ ਪਤਾ ਬਹਾਨੇ ਜਿਹੇ ਮਾਰਦੇ ਹੁੰਦੇ ਆ, ਮੈਨੂੰ ਪਤਾ ਹੈ ਕਦੋਂ ਉਹਨਾਂ ਦੇ ਦਰਦ ਹੁੰਦਾ ਹੈ ਕਦੋਂ ਸਹੀ ਹੁੰਦੇ ਹੈ ਪਰ

ਨਬਜ਼ ਪਕੜੀ ਹੋਈ ਹੈ ਮੈਂ ਉਹਨਾਂ ਦੀ ਸਾਰਿਆਂ ਦੀ ਵੀ ਕਿਸ ਵੇਲੇ ਇਹ ਝੂਠ ਬੋਲਦੇ ਹੈ ਕਿਸ ਵੇਲੇ ਸੱਚ ਬੋਲਦੇ ਹੈ। ਅੱਛਾ ਨਹੀਂ ਪਰ ਦੀਦੀ ਯਾਰ ਇੱਕ ਇਹ ਵੀ ਹੁੰਦਾ ਨਾ ਕਿ ਤੁਸੀਂ ਇੱਥੇ ਕੀਤਾ ਨੀ ਹੁਣ ਤੁਸੀਂ ਹਮੇਸ਼ਾ ਤੋਂ ਮੁਹਾਲੀ ਰਹੇ ਹੋਏ

ਇੱਥੇ ਤੁਸੀਂ ਕਦੇ ਕੀਤਾ ਵੀ ਨੀ ਨਾ ਤੇ ਕਰਨਾ ਮੁਸਕਲ ਹੀ ਹੈ ਤੁਹਾਡੇ ਵਾਸਤੇ। ਉਹੀ ਤਾਂ ਇਹ ਸਮਝਦੇ ਨੀ ਹੈ ਸੋਚਦੇ ਸਾਰਾ ਕੁਛ ਕਰੇ, ਹੁਣ ਪਤਾ ਹੈ ਸਿੱਧੀ ਜਿਹੀ ਤਾਂ ਮੈਂ ਹੀ ਹਾਂ ਉੱਥੇ ਬਾਕੀ ਸਾਰੇ ਤੇਜ਼ ਨੇ ਜਿਹੜੇ ਮੇਰੇ ਦਰਾਣੀਆਂ ਹੈ, ਜੇਠਾਣੀਆਂ, ਦਿਓਰ ਹੈ ਸਾਰੇ ਬਹੁਤ ਤੇਜ਼ ਹੈ, ਸੁਣਦਾ ਨੀ ਕੋਈ ਵੀ।

ਚੰਗਾ ਫਿਰ ਠੀਕ ਹੈ ਦੀਦੀ ਚੰਗਾ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡੇ ਨਾਲ ਕਿੱਸਾ share ਕਰਨ ਲੱਗਿਆਂ। ਭਾਸ਼ਾ ਅਤੇ ਪੰਜਾਬੀ ਭਾਸ਼ਾ। ਸਮਾਜ ਵਿੱਚ ਮਨੁੱਖ ਦਾ ਮਨੁੱਖ ਨਾਲ ਸਬੰਧ ਬਣਾਉਣ ਅਤੇ ਰੱਖਣ ਰੱਖਣ ਲਈ ਭਾਸ਼ਾ ਸੰਚਾਰ ਦਾ ਇੱਕ ਸਾਧਨ ਹੈ। ਸੰਚਾਰ ਦੇ ਕਈ ਹੋਰ ਵੀ ਸਾਧਨ ਹਨ ਜਿਵੇਂ ਮਨੁੱਖ ਚਿੱਤਰ ਬਣਾ ਕੇ

ਤੋਂ ਬਿਨਾਂ ਜੀਵਨ ਅਧੂਰਾ ਹੈ। ਭਾਸ਼ਾ ਦੁਆਰਾ ਹੀ ਵੱਖ-ਵੱਖ ਵਿਸ਼ਿਆਂ, ਖੇਤਰਾਂ ਅਤੇ ਕੀਤਾ ਜਾਂਦਾ ਹੈ ਅਤੇ ਆਪਣੇ ਵਿਚਾਰਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਅਹ ਪਹੁੰਚਾਇਆ ਜਾਂਦਾ ਹੈ। ਯੁੱਗ ਵਿੱਚ ਰੇਡੀਓ, telephone, television, internet ਰਾਹੀਂ ਸੰਸਾਰ ਦੇ ਕਿਸੇ ਨੁੱਕੜ ਵਿੱਚ ਗੱਲਾਂ ਮਿੰਟਾਂ, ਸਕਿੰਟਾਂ ਵਿੱਚ ਹੀ ਸਾਰੀ ਦੁਨੀਆਂ ਵਿੱਚ ਫੈਲ ਜਾਂਦੀਆਂ ਹਨ। ਭਾਸ਼ਾ, ਸਿੱਖਿਆ ਅਤੇ ਚਾਰ ਪੱਧਰ ਮੰਨੇ ਗਏ ਹਨ।

ਕਾਰਜ ਦੂਜੇ ਉੱਤੇ ਨਾ ਸਿਰਫ਼ ਨਿਰਭਰ ਹੈ, ਸਗੋਂ ਆਪਸ ਵਿੱਚ ਮਦਦ ਵੀ ਕਰਦਾ ਹੈ। ਸੁਣਨਾ ਅਤੇ ਸਮਝਣਾ ਪੁਰਾਣੇ ਸਮੇਂ ਵਿੱਚ ਜਦੋਂ ਭਾਸ਼ਾ ਦਾ ਸਰੂਪ ਪੜ੍ਹਨ ਤੇ ਲਿਖਣ ਤੱਕ ਵਿਕਸਿਤ ਨਹੀਂ ਹੋਇਆ ਸੀ ਤਾਂ ਉਸ ਨੂੰ ਸੁਣ ਕੇ ਉਸ ਸਮੇਂ ਮਨੁੱਖ ਆਪਣੀਆਂ ਸਾਰੀਆਂ ਸਰੀਰਕ ਸ਼ਿਕਾਇਤਾਂ ਨੂੰ ਇਕੱਠਾ ਕਰਕੇ ਕੁਝ ਬੋਲ ਜਾਂ ਉਚਾਰਨ ਸੀ। ਉਸਦੇ ਸਾਥੀ ਉਸਨੂੰ ਸੁਣ ਕੇ ਜਾਂ ਸਮਝ ਕੇ ਕੁਝ ਅਰਥ ਦੇ ਦਿੰਦੇ ਸਨ। ਸੁਣਨ ਅਤੇ ਸਮਝਣ ਲਈ ਭਾਸ਼ਾ, ਸਿੱਖਿਆ ਦਾ ਪਹਿਲਾ ਪੜਾਅ ਹੈ। ਸੁਣਨ ਅਤੇ ਸਮਝਣ ਦਾ ਕਾਰਜ ਨਾਲੋ-ਨਾਲ ਚਲਦਾ ਹੈ। ਛੋਟੇ ਬੱਚੇ ਜੋ ਕੁਝ ਬੋਲਣ ਦਾ ਯਤਨ ਕਰਦੇ ਹਨ। ਉਨ੍ਹਾਂ ਦੀ ਕਿਰਿਆ ਕਿਸੇ ਨੂੰ ਸਮਝਿਆ ਜਾ ਸਕਦਾ ਹੈ। ਬੋਲਣਾ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਉਹ ਆਪਣੇ ਨੀ ਅਹ ਨਿੱਤ ਦੇ ਜੀਵਨ ਵਿੱਚ ਆਪਣੇ ਪਰਿਵਾਰ ਆਂਢੀਆਂ-ਗੁਆਂਢੀਆਂ ਨਾਲ ਗਲੀ-ਮੁਹੱਲੇ ਦਫ਼ਤਰੀ, ਵਪਾਰ-ਭਾਗ ਹਰ ਥਾਂ, ਹਰ ਖੇਤਰ ਵਿੱਚ ਆਪਣੀ ਖੋਜ ਜਾਂ ਜਾਣ-ਪਛਾਣ, ਬੋਲਚਾਲ ਰਾਹੀਂ ਕਿਰਿਆ ਕਰਦਾ ਹੈ। ਹਰ ਗੱਲ

ਨਾਲੋਂ ਚੰਗਾ, ਬੋਲ ਕੇ ਵਧੇਰਾ ਪ੍ਰਭਾਵ ਪਾਇਆ ਜਾ ਸਕਦਾ ਹੈ। ਇਸ ਇੱਕ ਚੰਗਾ ਚੰਗਾ ਵਕ ਅਹ ਵਕਤ ਬੁਲਾਰਾ, ਆਪਣੀ ਭਾਸ਼ਾ ਦੇ ਜਾਦੂ ਨਾਲ ਜਨਤਾ ਲੋਕਾਂ ਨੂੰ ਆਪਣੇ ਪਿੱਛੇ ਲਗਾ ਸਕਦਾ ਹੈ। ਸਿੱਖਿਆ ਦੇ ਖੇਤਰ ਵਿੱਚ ਵੀ ਬੋਲਚਾਲ ਦਾ ਬੜੀ ਮਹੱਤਵਪੂਰਨ ਸਥਾਨ ਹੈ। ਦੀ ਭਾਸ਼ਾ, ਯੋਗਤਾ ਦਾ ਮੂਲ ਪੱਧਰ ਬੋਲਚਾਲ ਹੀ ਹੈ। ਬਹੁਤ ਛੋਟੇ ਬੱਚੇ ਇਸ ਅਹ ਇਸ ਲਈ ਸਕੂਲ ਖੇਡ ਕੇ ਜਾਂ ਨਿਰੋਲ ਬੋਲ ਕੇ ਹੀ ਕੰਮ ਕਰਵਾਉਂਦੇ ਹਨ। ਜਦੋਂ ਮੁੱਖ ਭਾਸ਼ਾ ਵਿੱਚ ਨਿਪੰਨਤਾ ਆ ਜਾਂਦੀ ਹੈ ਤਾ ਫਿਰ ਪੜ੍ਹਨ ਤੇ ਲਿਖਣ ਵਾਲਾ ਲਗਾਇਆ ਜਾਂਦਾ ਹੈ। ਪੜ੍ਹਨਾ। ਲਿਖਿਤ ਰੂੁ ਅਹ ਲਿਖਿਤ ਸ਼ਬਦਾਂ ਦੇ ਭਾਵ ਨੂੰ ਸਮਝ ਲੈ ਕੇ ਪੜ੍ਹਨਾ ਆਂਦਾ ਹੈ। ਪੜ੍ਹਨਾ ਮਾਨਸਿਕ ਕਿਰਿਆ ਦੇ ਨਾਲ-ਨਾਲ ਸਰੀਰਕ ਕਿਰਿਆ ਵੀ ਹੈ ਜਿਸ ਲਈ ਨਿੱਜੀ

ਲੋਰੀਆਂ ਅਭਿਆਸ ਤੋਂ ਬਾਅਦ ਬੱਚਿਆ ਨੂੰ ਪੜ੍ਹਨਾ ਸਿਖਾਇਆ ਜਾਂਦਾ ਹੈ। ਘਰ ਅਤੇ ਆਲੇ-ਦੁਆਲੇ ਦੇ ਵਾਤਾਵਰਣ ਹੀ ਬੱਚਿਆ ਦੀ ਪੜ੍ਹਨ ਯੋਗਤਾ ਤੇ ਅਸਰ ਕਰਦੇ ਹਨ। ਪੜ੍ਹਨ ਰੁਚੀ ਪੈਦਾ ਕਰਨਾ, ਸੌਖਾ ਕੰਮ ਨਹੀਂ। ਸਿੱਖਿਆ ਦਾ ਮਨੋਰੰਜਨ। ਬੱਚਿਆਂ ਦੀ

ਇਹ ਪੜ੍ਹਨ ਨਾਲੋਂ ਔਖਾ ਹੈ। ਪਰ ਸਕੂਲ ਪੱਧਰ ਉੱਤੇ ਇਸਨੂੰ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ। ਕਿਉਂਕਿ ਇਸ ਨੂੰ

ਉਸਨੂੰ ਲਿਖਦੇ ਹਨ। ਆਧੁਨਿਕ ਸਿੱਖਿਆ ਪ੍ਰਣਾਲੀ ਵਿਸ਼ੇਸ਼ ਰੂਪ ਵਿੱਚ ਲਿਖਤ ਰਚਨਾ ਉੱਤੇ ਨਿਰਧਾਰਿਤ ਹੈ। ਲਿਖਤ ਵਾਲੇ ਵਿਦਿਆਰਥੀਆਂ ਨੂੰ ਹੋਣਹਾਰ ਮੰਨਿਆ ਗਿਆ ਹੈ। ਇਸ ਕਰਕੇ ਸਭ ਨੂੰ ਦੱਸਿਆ ਜਾਂਦਾ ਹੈ ਕਿ ਲਿਖਤ ਰੂਪ ਤੇ ਸਭ ਦਾ ਹੱਕ ਹੈ। ਅਹ ਤਾਂਹੀ ਸਭ ਕਹਿੰਦੇ ਹਨ ਕਿ ਇਸ ਕੁਝ ਅਹ ਅਮ ਨੂੰ recording ਚੱਲ ਰਹੀ ਹੈ, ਜੋ ਕਿ ਮੈਂ ਬੋਲ ਰਿਹਾ ਹਾਂ, ਤਾਂ ਉਹ ਸਭ ਕੁਝ ਸੁਣ ਰਹੇ ਹਾਂ। ਜੇੇ ਮੈਂ ਬੋਲ ਨਹੀਂ ਅਹ ਜੇ ਮੈਂ ਬੋਲਦਾ-ਬੋਲਦਾ ਚੁੱਪ ਕਰ ਗਿਆ ਤਾਂ ਇਹ ਰਿਕਾਰਡਿੰਗਾਂ ਵੀ ਚੱਲ ਸਕਦੀਆਂ ਹਨ। ਇਸ ਕਰਕੇ ਬੋਲਣਾ ਬਹੁਤ ਜ਼ਰੂਰੀ ਹੈ।

ਬੋਲਦੇ-ਬੋਲਦੇ ਹੀ ਸਭ ਨੂੰ ਸਮਝ ਆ ਸਕਦੀ ਹੈ ਕਿ ਸਭ ਤੋਂ ਪਹਿਲਾਂ ਮਨੁੱਖ ਨੇ ਬੋਲਣਾ ਅਹ ਬੋਲਣਾ ਤੇ ਸਮਝਾਉਣਾ, ਇੱਕ-ਦੂਜੇ ਨੂੰ ਆਪਣੀ ਗੱਲ ਸਮਝਾਉਣੀ ਇਸ਼ਾਰਿਆਂ ਵਿੱਚ ਸ਼ੁਰੂ ਕਰ ਲਿਆ ਸੀ। ਮਨੁੱਖ ਨੇ ਹੋਰ ਨਵੀਆਂ-ਨਵੀਆਂ ਖੋਜਾਂ ਕਰਨ ਤੋਂ ਬਾਅਦ ਇੱਕ ਗੱਲ ਇਹ ਵੀ ਦੱਸੀ ਹੈ ਕਿ ਵੀ ਬੋਲਣਾ ਹੀ ਸਭ ਦਾ ਅਹਿਮ ਧਰਮ ਹੈ। ਬੋਲਣਾ ਹੀ ਸਭ ਤੋ ਅਹਿਮ ਧਰਮ ਹੈ। ਬੋਲਣ ਤੇ ਬੋਲਦੇ ਹੀ ਸਭ ਕੁਝ ਕਰਿਆ ਜਾ ਸਕਦਾ ਹੈ। ਬੋਲਦੇ-ਬੋਲਦੇ ਹੀ ਸਭ ਕੁਝ ਕਰਿਆ ਜਾ ਸਕਦਾ ਹੈ। ਇਸ ਕਰਕੇ ਸਭ ਨੂੰ ਬੋਲਣਾ ਚੰਗਾ ਲਗਦਾ ਹੈ। ਜੇਕਰ ਤੁਸੀਂ ਨਾ ਬੋਲਦੇ ਤਾਂ ਅੱਜ ਤੱਕ ਇਹ ਵੀ ਨਹੀਂ ਸਮਝ ਆਣਾ ਸੀ ਕਿ ਕਿਸੇ ਨੂੰ ਕੀ ਦੁੱਖ ਤਕਲੀਫ਼ ਹੈ। ਦੁੱਖ-ਤਕਲੀਫ਼ ਬਾਰੇ ਬੋਲਦੇ-ਬੋਲਦੇ ਹੀ ਸਾਨੂੰ ਪਤਾ ਲੱਗ ਗਿਆ ਕਿ ਇਸਦਾ ਦਾ ਤਾਅਲੁੱਕ ਕਿਸੇ ਨੂੰ ਵੀ ਨਹੀਂ ਪਤਾ। ਇਸਦਾ ਅਰਥ ਇਹੀ ਹੈ ਕਿ ਸਭ ਨਾਲ ਬੋਲੋ ਤੇ ਸਭ ਨਾਲ ਆਪਣੇ ਵਿਚਾਰ ਸਾਂਝੇ ਕਰੋ। ਬੋਲਣਾ ਇੱਕ ਅਜਿਹੀ ਕਿਰਿਆ ਹੈ ਕਿ ਮਨੁੱਖ ਆਪਣੇ-ਆਪ ਹੀ ਸਭ ਕੁਝ ਬੋਲ ਕੇ ਦੱਸ ਦਿੰਦਾ ਹੈ। ਬੋਲਚਾਲ ਦੀ ਭਾਸ਼ਾ ਸਭ ਤੋਂ ਅਹਿਮ ਹੈ। ਭਾਸ਼ਾ ਦੀਆਂ ਕਿਸਮਾਂ। ਭਾਸ਼ਾ ਬੋਲਚਾਲ ਦੀ ਕਿਸਮ, ਲਿਖਿਤ ਭਾਸ਼ਾ, ਗੁਪਤ ਭਾਸ਼ਾ, ਭਾਸ਼ਾ, ਟਕਸਾਲੀ ਭਾਸ਼ਾ, ਭਾਸ਼ਾ

ਵਰਤੀ ਜਾਂਦੀ ਭਾਸ਼ਾ ਨੂੰ ਬੋਲਚਾਲ ਦੀ ਭਾਸ਼ਾ ਕਿਹਾ ਜਾਂਦਾ ਹੈ। ਇਹ ਭਾਸ਼ਾ ਕਿਸੇ ਭਾਸ਼ਾ ਦਾ ਆਧਾਰ ਬਣਦੀ ਹੈ। ਇਸ ਤਰ੍ਹਾਂ ਇਸ ਦੀ ਵਰਤੋਂ ਘਰੋਂ ਬਜ਼ੁਰਗ ਇਕੱਠੇ ਧਾਰਮਿਕ ਮੇਂ ਲਿਖਿਆ ਗਿਆ ਹੈ ਕਿ ਵਧੇਰੇ ਕੀਤੀਆਂ ਨੇ ਇਹ ਲੋਕਾਂ ਭਾਸ਼ਾ ਦੇ ਬਹੁਤ ਨੇੜੇ ਹੁੰਦੀ ਹੈ। ਇਸ ਵਿੱਚ ਸ਼ਬਦਾਵਲੀ ਦਾ ਦੁਹਰਾਓ ਵੀ ਬਹੁਤ ਹੁੰਦਾ ਹੈ। ਇਹ ਦੀ ਨਿਯਮਤਾ ਦੇ ਕੁਝ ਹੱਦ ਤੱਕ ਸੰਤੁਲਿਤ ਹੈ। ਲਿਖਿਤ ਭਾਸ਼ਾ। ਲਿਖਿਤ ਭਾਸ਼ਾ

ਪੱਧਰ ਵੱਖ-ਵੱਖ ਪਾਠਕਾਂ ਦੇ ਪੱਧਰ ਅਨੁਸਾਰ ਬਦਲਦਾ ਰਹਿੰਦਾ ਹੈ। ਜੇਕਰ ਕਈ ਮਨੁੱਖ ਆਪਣੀ ਗੱਲ ਲਿਖਿਤ ਭਾਸ਼ਾ ਰਾਹੀਂ ਸਮਝਾਉਣਾ ਚਾਹੁੰਦੇ ਹਾ। ਤਾਂ ਉਸ ਨੂੰ ਆਪਣੇ ਭਾਵ ਤੇ ਵਿਚਾਰ ਸਮਝਾਉਣ ਲਈ। ਸਤਿ ਸ੍ਰੀ ਅਕਾਲ।

ਹਾਂਜੀ ਦੀਦੀ ਮੈਂ ਕਿਹਾ ਦੱਸ ਮਿੰਟ ਹੋਰ ਝੱਲ ਲੈ ਭਾਭੀ ਮੈਨੂੰ ਹੁਣ ਨਾ ਨਾ ਕੋਈ ਗੱਲ ਨਹੀਂ ਕਿਰਨ ਵੀ ਜਾਗਦੀ ਪਈ ਹੈ ਪਰੇਸ਼ਾਨ ਤਾਂ ਨਹੀਂ ਹੋਇਆ ਕਰਦੇ ਪਏ ਨਾ ਵੈਹਲੀ ਬੈਠੀ ਸੀ ਕਿਰਨ ਵੀ ਜਾਗਦੀ ਏ ਮੇਰੀ ਓਹਨੇ ਸੋਨਾ ਨਹੀਂ ਏ ਨਾ ਇਹਨੇ ਕਿਥੇ ਸੋਨਾ ਸੋਊਗੀ ਤਾਂ ਹੀ ਹੈ ਇਹਨੂੰ ਦੁੱਧ ਦਧ ਪਿਲਾਣਾ ਤਾ ਸੋ ਜਾਣਾ ਤਾ ਫੇਰ ਇਹਨੇ ਨਾ ਇਹ ਨੀ ਸੋਇਆ ਕਰਦੀ ਸੋ ਲਈ ਵੀ ਨਾ ਅੱਛਾ ਭਾਭੀ ਹੁਣ ਇਹਨੂੰ ਕੋਈ ਦਵਾਈ ਦਵੁਈ ਦਿੱਤੀ ਆ ਹੁਣੇ

ICLhospital ਅਨੰਦਪੁਰ

ਅੱਡੇ ਦੇ ਕੋਲ ਕਿਹੜਾ ਹੈ civil ਸਰਕਾਰੀ hospital ਹੈਗਾ ਏ ਅੱਛਾ ਜਿਹੜਾ ਉਹ ਵਿੱਚ ਜੇ ਨੂੰ ਜਾ ਕੇ ਆ ਪਿੱਛੇ ਜੇ ਨੂੰ ਓਥੇ ਨੈਣਾ ਦੇਵੀ road ਪਰ

ਉਹ ਮੈਂ ਗਈ ਸੀ ਓਥੇ ਖੂਨ ਲੈਣ

ਖੂਨ ਲੈਣ ਗਈ ਤੀ ਮੈਂ ਓਥੇ

ਸੁਰਜੀਤ ਸਿੰਘ ਹਸਪਤਾਲ ਰੋ ਅਹ ਹਸਪਤਾਲ ਰੋਪੜ

ਇੱਕ ਮਿੰਟ ਇੱਕ ਮਿੰਟ ਦੀਦੀ ਇਕ ਮਿੰਟ ਦੀਦੀ ਹਾਂ ਹਾਂ ਕੋਈ ਨੀ ਕੋਈ ਨੀ ਭਾਭੀ ਪਿੱਛੇ ਤੇ ਹੀ ਲਗਾ ਲਓ ਚੇਪੀ ਲੱਗ ਜਾਣਾ ਭਾਭੀ ਚੀਕਾਂ ਪ੍ਰਨਵੀ ਮਾਰਿਆ ਕਰਦੀ ਹਾਂਜੀ ਚੇਪੀ ਕਿਥੇ ਪਈ ਆ

ਹਾਂ ਮੈਂ ਕਿਹਾ ਪ੍ਰਨਵੀ ਚੀਕਾਂ ਮਾਰਿਆ ਕਰਦੀ

ਇਹ ਚੀਕਾਂ ਪ੍ਰਣਵੀ ਮਾਰਿਆ ਕਰਦੀ

ਕੁੱਛ ਨੀ ਕੁੱਛ ਨੀ ਮੈਂ ਓਦਰ ਚਲ ਗਈ ਥੀ ਮਾੜਾ ਜੇਹਾ

ਇਹ ਕਾਤੇ ਰੋ ਛੁਟਕੀ ਕਾਤੇ ਰੋਇਆ ਕਰਦੀ ਨੀ ਚਲ ਗਏ ਓਹ ਨਹੀਂ aunty ਨੇ ਬੁਲਾਇਆ ਥਾ ਮਾੜਾ ਜੇਹਾ ਮੈਂਨੂੰ

ਐਦਾਂ ਨਾ ਛੱਡ ਕੇ ਜਾ ਮੈਂਨੂੰ ਲੱਗਿਆ ਕਰਦਾ ਥਾ ਭਾਭੀ ਇਥੇ ਨਿਆਣੇ ਹੈਗੇ ਐ ਹੋਰ ਕਿ ਇਹ ਕੱਲੀ ਐ

ਅੱਛਾ ਚਲ ਪੀ ਲੈ ਦੁੱਧੁ ਭੂਤ ਆਇਆ ਬਸ ਇਹਨਾਂ ਨੂੰ ਭੂਤਾਂ ਤੇ ਹੀ ਡਰ ਜਿੱਦਾਂ ਦੀ ਆਪ ਡਰਪੋਕ ਓਦਾਂ ਓਦਾਂ ਦੇ ਨਿਆਣੇ ਇਹ ਦੁੱਧ ਪਿਲਾ ਦੇਵਾਂ ਓਹੋ ਅੜੀਏ ਪਿਲਾ ਦਿਨੀ ਐਂ ਮੈਂ ਕਿਹਾ ਸੋ ਜਾਵੇ ਨੂੰ ਦੇਖ ਦੇਖ ਕੇ ਡਰ ਡਰ ਕੇ ਭੱਜੀ ਜਾਣਾ ਹੋਰ ਠੀਕ ਐ

ਭੂਤ ਆਈਂ ਫੇਰ ਆਈਂ aunty ਆਈ ਓਹ ਦੇਖ ਆ ਗੀ ਇਹ ਆਗੀ ਆਗੀ ਡਾਕ੍ਟਰਨੀ ਆਗੀ ਛੇਤੀ ਸੋਜਾ ਓਹਨੇ ਟੀਕਾ ਲਾ ਦੇਣਾ ਬਸ ਅੱਜ ਇਹ ਡਰਾਈ ਜਾਓ ਇਹਨੂੰ ਅੜੀਏ ਹੱਟ ਦੀ ਨੀ ਪਈ ਤੈਂਨੂੰ ਕਿਆ ਪਤਾ ਥੱਲੇ ਉਤਰਿਆ ਕਰਦੀ infection ਫੈਲੀ ਵੀ ਰਹਿਲੀ ਇਹਨੂੰ ਨੀਚੇ ਬੈਠ

ਲੈ ਭੈਣ ਸਾਰੇ ਸੁੱਤੇ ਪਏ ਕਿ ਇਹੀ ਕੱਲੀ ਜਾਗਦੀ ਐ ਕਿ ਬਾਕੀ ਵੀ ਜਾਗਦੇ ਐ

ਸਾਰੇ ਹੀ ਜਾਗਦੇ ਐ

ਨਾਲੇ ਨਿਆਣੇਆਂ ਨੂੰ ਨੀਂਦ ਆਉਂਦੀ ਹੁੰਦੀ ਤਾਂ ਘਾਟ ਕਾਹਦੀ ਥੀ

ਜੇ id password ਦਿੱਤਾ ਵ ਨਾ ਓਹਨੇ ਉਹ ਨਾ ਤੁਸੀਂ ਕੀ whatsapp ਕਰ ਦਿਓ ਅੱਛਾ ਅੱਛਾ ਨਹੀਂ ਥੋਡੀ ਮੰਮੀ ਸੋ ਗਏ

ਉਦਾਂ ਗੱਲਾਂ ਸੁਣਦੇ ਹੋਣੇ ਪਰ ਉਦਾਂ ਅੱਖਾਂ ਬੰਦ ਆ

ਇਸ side ਹੀ ਲਾਇਆ ਵਾ fridge ਆਲੀ side ਥੋੜੀ ਲਾਇਆ ਵਾ ਜਿਥੇ ਸਮਾਨ ਪਿਆ ਵਾ

ਲਾਇਆ ਨਸ ਥਾ ਮੈਂ ਹੁਣ ਲਾਇਆ ਕਰਨਾ ਮੈਂ ਲੇ ਆਈ ਮੈਂ ਤਾਲਾ ਚੀਜ਼ਾਂ ਹੀ side ਕਰਕੇ ਸਮਾਨ ਐ ਹੋਰ ਕਿਆ ਏ ਓਹਨੂੰ ਓਹਨੂੰ ਓਹਨੂੰ ਤਾਂ ਮੰਮੀ ਨੂੰ ਦੇਖ ਕੇ ਤਾਂ ਅੱਗ ਲੱਗ ਜਾਣੀ ਸਾਡੀ ਨੂੰ